ਫਿਰ ਤੂੰ ਗਿਣੀ ਜਾਈ ਬੈਠ ਕੇ

ਕਿੰਨੀ ਖਰਾਬ ਆ ਕਹਿੰਦੀ ਮੈਂ ਤਾਂ ਤੈਨੂੰ google ਉਹ ਕਰਨਾ ਕਿੰਨੀ ਖਰਾਬ ਐ ਮੈਨੂੰ ਕਹਿੰਦੀ ਕਾਰਡ ਕਿ ਡੱਬਾ ਲੈ ਕੇ ਆਵਾ।

ਫਿਰ ਮੈਂ ਤੈਨੂੰ ਇੱਦਾਂ ਥੋੜੀ ਨਾ ਕਿਹਾ ਕਿ whatsapp ਪਰ send ਕਰਨਾ ਮੈਂ ਤੈਨੂੰ ਕਿਹਾ ਮੈਂ ਤਾਂ ਆਪ ਦੇਣ ਆਵਾਂ । ਨਹੀਂ ਸੱਚੀ ਜੇ whatsapp ਪਰ send ਤਾਂ ਨੀ ਆਣਾ ਮੈਂ ਨੀ ਆਣਾ ਮੈਨੂੰ ਕਾਰਡ ਇਥੇ ਚਾਹੀਦਾ ਤੂੰ ਆਉਗੀ ਦੇਣ ਅੱਛਾ ਜੇ ਮੈਂ ਤੇਰੇ ਨਾਲ ਇੱਦਾਂ ਕੀਤਾ ਤਾਂ ਤੂੰ ਵੀ ਨਾ ਆਈ।

ਚੱਲ ਰੱਬ ਕਰਕੇ ਤੇਰਾ ਵਿਆਹ ਪਹਿਲਾਂ ਹੋ ਜਾਵੇ ਮੇਰੇ ਤੇ ਮੈਨੂੰ ਤਾਂ ਨੀ ਲੱਗਦਾ ਮੈਨੂੰ ਤਾਂ ਲੱਗਦਾ ਤੇਰਾ ਪਹਿਲਾਂ ਹੋਣਾ ਕਾਹਨੂੰ ਪਸੰਦ ਮੈਨੂੰ ਕੋਈ ਮੁੰਡਾ ਈ ਨੀ ਮਿਲਿਆ ਕਿਹਨਾ ਕਰਾ ਲਵਾ

ਐਨੇ ਜਿੰਨੇ ਪਸੰਦ ਕਰਦੀ

ਮੈਂ ਨਾ ਕਦੀ ਕਿਸੀ ਮੁੰਡੇ ਵਾਸਤੇ ਹਾਮੀ ਨੀ ਭਰੀ। ਕੱਲ ਪਹਿਲੀ ਵਾਰ ਮੈਂ ਆਪਣੇ ਆਪ ਕਹਿ ਤਾਂ ਮੈਂ ਕਿਹਾ ਮੰਮੀ ਇਹ ਸੋਹਣਾ ਈ ਇਹਨੇ ਨਾਲ ਕਰਾ ਦੋ ਮੇਰਾ ਹਮ ਦੇਖੋ ਚਿਪੜਾ ਮਿਲਦਾ ਫਿਰ ਇਕ ਮਾਂਗਲਿਕ ਹੋਣੇ ਇਹ ਵੀ ਪੰਗਾ ਏ ਅੱਛਾ ਵਿਆਹ ਕਰਾਨਾ ਈ ਸੀ

ਦੁੱਖ ਦੱਸਣ ਲੱਗੇ ਤਾਂ ਤੇਰਾ ਨਾਂ ਆਓਗਾ। ਬਸ ਮੇਰਾ ਨਾਮ ਲੀ

ਬੰਧਨ ਨਾਲ ਨੀ ਹੁੰਦੀ ਤੇਰੀ ਗੱਲ ਓ ਹੋ ਕਾਦ ਹੋਈ ਥੀ ਪਿਛਲੇ ਸਾਲ ਜਦ ਉਹਦੇ ਕੁੜੀ ਹੋਈ ਸੀ ਉਸਦੇ ਬਾਅਦ

message ਵੀ ਨੀ ਕਰਦੀ ਤੈਨੂੰ ਊ ਕਦੀ ਕਦੀ ਆ ਜਾਂਦਾ ਉੱਦਾਂ ਨੀ ਆਂਦਾ ਉਹਦੇ ਉਹਦਾ ਘਰ ਵਾਲਾ ਕਰ ਲੈਂਦਾ ਮੇਰੇ ਨਾਲ। ਜਿਵੇਂ ਬੋਲੋ ਨਾ good morning ਜੀਜੂ ਬੋਲਦਾ good morning sister ਹਮ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨੀ ਹੁਣ ਕਿਹਾ

ਮੁੰਡੇ ਕਦੀ ਵੀ ਸ਼ਰੀਫ ਨਹੀਂ ਹੁੰਦੇ ਪਾਗਲ ਉਹ ਤੇ ਸ਼ਰੀਫ ਐ ਮਤਲਬ ਕੋਈ ਮੇਰੇ ਹਿਸਾਬ ਨਾਲ ਸ਼ਰੀਫ ਐ ਕਿ ਗੱਲਬਾਤ ਕਰ ਲੈਂਦੇ ਬੰਦੇ ਪਤਾ ਲੱਗ ਜਾਂਦਾ ਨਾ

ਤੈ ਪਤਾ ਮੈਂ ਉਹਦੇ ਵਿਆਹ ਤੋਂ ਪਹਿਲਾਂ ਵੀ ਉਹਦੇ ਨਾਲ ਗੱਲ ਕੀਤੀ ਸੀ ਮੈਨੂੰ ਪੁੱਛਦਾ ਨਹੀਂ ਉਹਦਾ ਉਹਦੀ ਉਹ ID ਦਿੱਤੀ ਸੀ facebook ID ਓਹਨੂੰ ਕਾਨੁ ਦਿੱਤੀ ਸੀ। ਉਸਦੀ ਕਿਹਦੀ ਦੇਖੀ ਇਹ ਬਸ ਫਿਰ ਯਾਰਾਂ ਨੇ ਕਰਤੇ ਕੰਮ ਸ਼ੁਰੂ

ਮੈਂ ਕੁਝ ਪਤਾ ਨਹੀਂ ਕਰਾਨਾ

ਪਤਾ ਮੈਂ ਉਹਦੇ ਨਾਲ ਸਪੈਨਿਸ਼ ਵਿੱਚ ਗੱਲ ਕੀਤੀ ਸੀ ਫੇਰ

ਅੱਛਾ ਹਮ ਮਰ ਗੀ ਮੈਂ googleEnglish ਵਿੱਚ ਮੈਂ ਮਰਗੀ ਸੁਣ ਮੈਂ ਮਰਗੀ English to Spanish ਉਹ ਕਰਦੀ ਵਿਚ ਕੈ ਕੈ ਕੈ English ਦੇ Spanish ਕੈ ਕੈ ਕੈ ਕੈ ਕੈ ਉਹ ਇਕ ਮਿੰਟ ਵਿਚ ਅਹ message ਭੇਜੀ ਜਾਵੇ ਮੈਨੂੰ ਇੰਨਾਂ time ਲੱਗਿਆ ਫਿਰ ਬਾਅਦ ਵਿਚ ਕਹਿੰਦਾ ਕਹਿੰਦਾ ਸਾਲੀ ਜੀ ਕਹਿੰਦਾ ਇੱਦਾਂ ਕਰੋ ਤੁਸੀ ਸਿੱਧੀ english ਜਾਂ ਹਿੰਦੀ ਵਿਚ ਗੱਲ ਕਰਲੋ ਜਰੂਰੀ ਐ Spanish ਵਿਚ ਮੱਥਾ ਮਾਰਨਾ ਜੇ ਤੁਹਾਨੂੰ ਆਂਦੀ ਨੀ। ਬੇਸਤੀ ਕਰਤੀ ਉਹਨੇ ਮੇਰੀ ਅੱਛਾ

ਮੈਂ ਕਿਹਾ ਚਲੋ ਫਿਰ ਆ ਜੋ English ਵਿਚ ਫਿਰ English ਵਿਚ ਗੱਲ ਕੀਤੀ।

ਉਹ ਕਰਦਾ ਹੈਗਾ ਆ ਉਹਦਾ ਆਪਣੇ showroom ਥੇ ਹੁਣ ਪਤਾ ਨੀ American Company ਵਿਚ ਕਿਸੇ ਵਿਚ ਲੱਗਿਆ ਆ ਬਾਹਰ ਐ ਕਿ ਇਥੇ

ਕਿਥੇ ਉਥੇ ਈ ਜਿੱਥੇ ਘਰ ਐ ਉਹਦੇ ਹਾਂ work from home ਘਰ ਤੋਂ ਕੰਮ ਕਰਨਾ okay ਕਯਾ ਕਯਾ ਕਯਾ ਹਾਂ ਠੀਕ ਈ ਐ ਉਹਦੇ ਭਾਈ ਦੇ ਕਾਕੇ ਹੋ ਗਿਆ ਹਾਂ ਉਹਦੇ ਭਾਈ ਦੇ ਇਕ ਕਾਕਾ ਏ ਉਹਦੀ ਭੈਣ ਦੇ ਦੋ ਕਾਕੀਆਂ ਏ ਇਕ ਭੈਣ ਦੇ ਦੋ ਕਾਕੇ ਏ

ਜਿਹੜੀ ਉਹ ਤੋਂ ਛੋਟੀ ਐ ਉਹ ਦੇ ਦੋ ਕੁੜੀਆਂ ਏ ਕੁੜੀ ਐ

ਮੈਂਂ ਕਿਹਾ

ਦਿੱਤਾ ਜਾਂਦਾ ਯਾਰ ਇਹੀ ਗੱਲ ਹੈ, ਹੈ ਨਾ, ਇਹ ਜਦੋਂ ਆਪਾਂ ਤੋੜਾਂਗੇ

ਜੁੜਿਆ ਨਹੀਂ, friend ਤਾਂ ਰਹਿੰਦੇ ਆ ਯਾਰ, ਜੇ ਜਿਵੇਂ ਆਪਣੇ ਯਾਰ ਨੇ ਗੇ ਹੈ ਨਾ, ਉਹ ਸੋਨੇ ਵਰਗੇ ਹੁੰਦੇ ਨੇ ਆਪਾਂ ਉਹਨਾਂ ਨੂੰ ਕਿੰਨੀਆਂ ਗਾਲਾਂ ਦਿੰਦੇ ਹਾਂ

ਹੈ ਨਾ ਅਤੇ ਆਹ ਕਿਉਂਕਿ ਯਾਰ ਆਹ ਸਹੀ ਗੱਲ ਕਿਸੇ ਨੇ, ਸਹੀ ਗੱਲ ਹੀ ਕਹੀ ਹੈਗੀ, ਬਈ ਪਹਿਲਾਂ ਪਿਆਰ ਨਹੀਂ

ਨਾ ਉਹਦਾ ਯਾਰ ਅਹ ਪੰਜ ਹੋ ਗਏ, ਪੰਜਵਾਂ ਲੱਗ ਗਿਆ ਪੰਜਵੀਂ

ਠੀਕ ਹੈ ਅਤੇ

ਇਹ ਯਾਰ

ਸਹੀ ਗੱਲ ਹੈ ਬਈ ਹੂੰ ਯਾਰ, ਹਾਲ ਤਾਂ ਵਧੀਆ ਬਾਈ, ਠੀਕ ਹੈ ਅੱਜ ਕੱਲ੍ਹ

ਆਪਾਂ ਭਰਾ ਜਾ ਹੁਣ ਤਾਂ ਕਦੇ ਗਿਆ ਨਹੀਂ ਹੈਗਾ ਬੰਦਾ ਵਧੀਆਂ ਨਹੀਂ ਹੈਗਾ ਨਾ ਸਿੱਧੂ ਬਾਈ ਹੂੰ ਸਾਰੇ ਮੂਸੇ ਵਾਲੇ ਦੇਖ ਲੈ ਐਡੀ ਹੁਣ ਸਾਰੇ ਮੂਸੇ ਵਾਲੇ ਨੂੰ ਦੱਸਦੇ ਹੈ ਬਈ ਉੱਥੇ ਚੱਲੀਏ ਚੱਲੀਏ ਹੈ ਨਾ ਯਾਰ ਹੁਣ ਹੈ ਨਾ ਉਹ ਉਹ ਗੱਲ ਨਹੀਂ ਰਹਿ ਗਈ ਹੈ ਨਾ ਬੰਦੇ ਦੀ

ਜਦ ਫਿਰ ਉਹ ਵੀ ਅੱਜ ਹੱਸਦੇ ਸੀ, ਕਿਉਂਕਿ

ਮਰਕੇ ਵੀ ਉਹਨੇ ਆਪਣਾ ਐਡਾ ਨਾਮ ਕਮਾ ਲਿਆ

ਉਹਦਾ ਮਰਕੇ ਵੀ ਨਾਂ

ਉਹ ਵੀ ਕਹਿ ਦਿੰਦੇ ਠੀਕ ਹੈ, ਬਈ ਮੂਸੇਵਾਲੇ ਦੇ ਪਿੰਡ ਤੋਂ ਸਿੱਧੂ ਤੋਂ ਹਾਂ ਠੀਕ ਹੈ ਪਹਿਲਾਂ ਕਿਹੜਾ ਜਾਣਦਾ ਸੀ ਹਾਂ ਹਾਂ ਕਿਉਂਕਿ ਜਿਹੜਾ ਜਦੋਂ ਆਪਾਂ

ਆਪਾਂ ਨਾ ਕਦੇ ਵੀ ਕਿਸੇ ਨੂੰ ਆਂਏਂ ਕਹਿੰਦੇ ਹਾਂ ਮਾਨਸਾ ਜਿਲ੍ਹੇ ਨੇ ਆ ਕੇ

ਤੁਸੀਂ ਮੂਸੇ ਤੋਂ, ਮੂਸੇ ਆਹ ਮੂਸੇ ਵਾਲੇ ਦੇ ਜਿਲ੍ਹੇ ਤੋਂ

ਬਈ ਮੌਕਾ ਆਪਣੇ ਵਰਗਾ ਪੰਜਾਬੀ ਹਾਂ ਕਹਿੰਦਾ ਹਾਂ

ਹੈਂ ਅਤੇ ਹੁਣ ਆਪ ਕਿੰਨੇ ਵਧੀਆ ਉਹਨੇ ਇਹਨੂੰ ਕਰਵਾਇਆ ਹੈਗਾ ਹੂੰ ਹੂੰ ਹੈਂ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈਗਾ ਹੈਂ ਜਿਹੜੀ ਸਾਰੀ ਉਹ

ਉਹ ਸੀਗੇ ਫਿਲਮਾਂ ਵਾਲੇ ਡਾਇਰੈਕਟਰ

ਹਾਂ

ਦੋ ਸਾਲਾਂ ਚ ਉਹਨੇ ਪੂਰੀ ਫਿਲਮ ਦੋ ਸਾਲਾਂ ਚ ਉਹਨੇ ਪੂਰੀ ਇੰਡਸਟਰੀ ਜਿਹੜੀ ਆਹ ਕਿ ਹੈ ਨਾ ਫਿਲਮ ਇੰਡਸਟਰੀ ਹਿਲਾ ਦਿੱਤੀ ਹੂੰ ਯਾਰ ਦੋ ਸਾਲਾਂ ਚ

ਦੋ ਸਾਲਾਂ ਚ ਨਾਂ ਕੋਈ ਹੋਈ ਹੀ ਕੋਈ ਹੀ ਕਮਾਉਂਦਾ ਸਹੀ ਗੱਲ ਹੈ ਬਈ ਹੈਂ ਭਰਾ

ਆ ਬਦਮਾਸੀ ਛੋਟੇ ਛੋਟੇ, ਨੀਲੀਆਂ ਪੀਲੀਆਂ ਜਿਹੀਆਂ ਚੱਲ ਰਹੀਆਂ ਜਿਹੜੀਆਂ

ਅੱਜ ਕੱਲ੍ਹ ਫੇਰ ਪਾ ਕੇ ਆੜੀਆਂ ਨਾਲ ਫੋਟੋਆਂ ਹੈਂ ਇਹ ਬਹੁਤ ਆਹ ਨੀਲੀਆਂ ਪੀਲੀਆਂ ਜਿਹੀਆਂ ਤਾਂ ਮੈਨੂੰ ਬਹੁਤ

ਹਾਂ ਬਈ ਅਸੀਂ ਨਹੀਂ ਜਾਣਦੇ ਇਹ ਦੁਨੀਆਂ ਤੇ ਤਾਂ ਅੱਛਾ ਬਈ ਉਹਨਾ ਦੇ ਲੱਤਾਂ ਹੁੰਦੀਆਂ ਖਨੀ ਇਹੋ ਜਿਹੀਆਂ ਹੈਂ

ਹਾਂ

ਸਾਡੇ ਵੀ ਇੱਕ ਮੁੰਡਾ ਹੈਗਾ

ਅੱਰਸ਼ ਉਹਦਾ ਨਾਮ ਚੂਹਾ ਵਾ ਅੱਛਾ ਪਾਊਗਾ ਤਾਂ ਗੰਡਾਸੇ ਨਾਲ ਫੋਟੋ ਐਵੇਂ ਬਈ ਵੱਟਸਅੱਪ

ਬਈ ਛੱਡ ਦੇ ਗੱਲਾਂ ਜਿਵੇਂ ਇਹ ਵਾਲਾ ਵੱਡਾ ਬਦਮਾਸ਼ ਹੈਗਾ ਹੈ ਨਾ ਅਤੇ ਜੀ ਫੇਰ ਪਤਾ ਕੀ ਬਣਦਾ ਜਦੋਂ ਕੋਈ ਮੂਹਰੇ ਆ ਜਾਂਦਾ ਪੁਲਿਸ ਪਾਲਸ ਵਾਲਾ

ਛੇਤੀ ਲੋਟ ਨਹੀਂ ਆਇਆ ਹੱਥਾ ਚੋਂ ਹਾਂ ਹੂੰ

ਹੋਰ ਦੱਸ ਭਰਾ ਕੀ ਕੋਈ ਗੱਲਬਾਤ

ਅੱਛਾ ਚੋਰੀਆਂ ਬਾਈ ਰਾਤਾਂ ਨੂੰ ਵਾਲੇ ਤਾਂ ਚੋਰ ਆ ਹੀ ਜਾਂਦੇ ਨੇ ਕਮਰੇ ਚ ਬਹਿਣਾ

ਹਾਂ ਹਾਂ ਫੋਨ ਇੱਕ ਥਾਂ ਟਿਕਾ ਕੇ ਰੱਖ ਦੇ

ਹੰ ਮੈਂ ਕਿਹਾ ਚੱਲ ਇੱਕ ਥਾਂ ਚ ਹੀ ਹੈ ਤੋਂ ਫਿਰ ਕਿਉਂ ਕੱਢ ਰਹੇ ਭਈਏ ਸਾਰੇ ਪੰਜਾਬੀਆਂ ਦਾ ਸਾਫ ਕਰ ਰਹੇ ਹੈ ਹਾਂ ਸਾਫ ਤਾਂ ਬਾਅਦ ਚ ਹੋ ਜਾਊਗਾ ਕੋਈ ਚੱਕਰ ਨਹੀਂ ਕੋਈ ਨਹੀਂ ਥੋੜ੍ਹੇ ਨਾ ਹੋਰ ਤਾਂ ਵਧੀਆ ਬਾਈ ਇੱਧਰ ਦੇਖ ਲੈਂਦਾ ਬਾਈ

ਤੁਹਾਡੇ ਨਹੀਂ ਨਹੀਂ ਭਰਾ